ਲੋਕੀ ਸ਼ਿਕਾਰੀਆਂ ਦੇ ਵਿਚ ਬੈ ਕੇ ਡੱਲ ਲੇਕ ਦੇ ਵਿਚ ਸੈਰ ਕਰਦੇ ਆ house boat ਬਣੀਆਂ ਹੋਈਆਂ ਨੇ ਓਥੇ ਸ਼ਿਕਰਰਿਆਂ ਦੇ ਵਿਚ ਡੱਲ ਲੇਕ ਅੱਛਾ ਦੇ ਵਿਚ ਲੋਕੀ ਜਿਹਨਾਂ ਕੋਲ ਓਥੇ ਰਹਿੰਦੇ ਹੀ ਆ। ਇਕ ਇਕ ਰਾਤ ਤਾਂ ਲੋਕੀ ਰਹਿੰਦੇ ਹੀ ਆ ਕਿਉਂਕਿ ਓਥੇ ਦਾ ਨਜਾਰਾ ਦੇਖਣ ਵਾਸਤੇ ਇੱਕ ਰਾਤ ਤਾਂ ਲੋਕੀ ਰਹਿੰਦੇ ਹੀ ਆ ਮਹਿੰਗੀਆਂ ਹੁੰਦੀਆਂ ਆ ਬਹੁਤ ਮਹਿੰਗੀਆਂ ਹੁੰਦੀਆਂ ਵਾ। ਹਨਜੀ ਅਸੀਂ ਦੋ ਦਿਨ ਪਹਲੇ ਪਰ ਅਸੀਂ ਘੁੰਮ ਕੇ ਆਏ ਸੀ ਪਰ ਅਸੀਂ ਰੁਕੇ ਨਹੀਂ ਸੀ ਅਸੀਂ ਓਥੇ ਦੁਕਾਨ ਵੀ ਸੀ ਨਾ ਡੱਲ ਲੇਕ ਦੇ,

ਹਾਂ ਇਕ ਤੇ ਦੁਕਾਨਾਂ ਵਿਚ ਲੱਕੜ ਦਾ ਸਮਾਨ ਵੇਖਣ ਪਰ ਅਸੀਂ ਓਥੇ ਰਹੇ ਨਹੀਂ ਉਹ ਡੱਲ ਲੇਕ ਦੇ ਅੰਦਰ। ਅੱਛਾ ਜੀ ਅੱਛਾ ਜੀ ਹਾਂ ਬੜੀ ਮਹਿੰਗੀ ਹੋਈ ਹੋਈ ਆ ਡੱਲ ਲੇਕ ਦੀ ਜਿਹੜੀ house boat ਹੁੰਦੀ ਆ ਬੜੀ ਮਹਿੰਗੀਆਂ ਹੁੰਦੀਆਂ ਨੇ ਪਰ ਇਕ ਵਾਰੀ ਰਹਿ ਕੇ ਦੇਖਣਾ ਜਰੂਰ ਚਾਹੀਦਾ ਹੈ ਓਥੇ ਜਿਹਨੇ ਜਾਣਾ।

ਕੋਈ ਨਾ ਅਗਲੀ ਵਾਰੀ ਜਾਣਗੇ ਤਾਂ ਫਿਰ ਅਸੀਂ ਓਥੇ house boat ਤੇ ਵੀ ਲੈ ਲਵਾਂਗੇ। ਹਾਂ ਹਾਂ ਹਾਂ ਹੋਰ ਵੀ ਓਥੇ ਬੜੀ ਚੀਜ਼ਾਂ ਹੈਗੀਆਂ ਨੇ ਸ਼ੰਕਰਾ ਚਾਰਿਆ ਜੀ ਦਾ ਮੰਦਿਰ ਹੈਗਾ ਵਾ ਹਮ ਬੜੀ ਸੀਡੀਆਂ ਆਹ ਪੌੜੀਆਂ ਚੜੋ ਤੇ ਫਿਰ ਉੱਪਰ ਜਾ ਕੇ ਆਂਦਾ ਵਾ ਸ਼ੰਕਰ ਚਾਰਿਆ ਜੀ ਦਾ ਮੰਦਿਰ। ਹੋਰ ਉਪਰ ਛੱਤ ਤੋਂ ਸਾਰਾ ਸ਼੍ਰੀ ਨਗਰ ਨਜਰ ਆਉਂਦਾ ਆ ਓਹਦੇ ਉੱਤੇ ਸਾਰਾ ਸ਼੍ਰੀ ਨਗਰ ਨਜਰ ਆਉਂਦਾ ਆ।

ਕਾਫੀ ਪੋੜੀ ਹੈਗੀ ਹੈ ਕੁੱਛ ਕਹਿ ਸਕਦਾ ਕਾਫੀ ਪੌੜੀ ਹੈਗੀ ਆ।

ਅੱਛਾ ਅੱਛਾ।

ਤੇ ਓਥੇ ਜਿੰਨੇ ਵੀ ਮੰਦਿਰ ਹੈਗੇ ਆ ਸਾਰੇ military ਦੇ under ਹੈਗੇ ਆ?

ਹਮ ਓਥੇ ਕਾਫੀ ਹੈਗੇ ਆ।

ਫੋਜੀ ਫੋਜੀ ਲੋਕੀ ਓਥੇ ਕਾਫੀ ਹੈਗੇ ਆ। ਹਾਂਜੀ ਹਾਂਜੀ ਓਹਨਾ ਵੀ ਬੜਾ ਵੱਡਾ area ਬਣਿਆ ਹੋਇਆ ਵਾ ਫੋਜੀਆਂ ਦਾ ਤੇ ਓਥੇ ਓਹਨਾ ਦਾ ਆਪਣਾ ਹੀ ਓਹਨਾ ਦੀ ਹੈਗੀ ਆ ਹਿਸਾਬ ਹਮ

ਹਾਂ ਮੈਂ ਵੇਖੀ ਸੀ ਇਕ ਵਾਰੀ ਰਸਤੇ ਚ ਰਸਤੇ ਆਹ ਜੰਮੂ ਦੇ ਕੋਲੋਂ ਓਹਨਾ ਦਾ ਬਹੁਤ ਵੱਡਾ area ਆਹ ਆਉਂਦਾ ਹੈ ਜਿਥੇ ਬਹੁਤ ਵੱਡਾ ਮੈਦਾਨ ਹੈ।

ਤੇ ਵੱਡੀ ਆਹ military ਵਾਲੇ ਲੋਕੀ ਘੁੰਮਦੇ ਆ। ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਊਧਮਪੁਰ ਤੋਂ ਵੀ ਉੱਤੋਂ ਹੀ ਸ਼ੁਰੂ ਹੋ ਜਾਂਦਾ ਹੈ ਸਾਰਾ ਕੰਮ ਊਧਮਪੁਰ ਤੋਂ ਹੀ ਫੋਜੀ ਸ਼ੁਰੂ ਹੋ ਜਾਂਦੇ ਸਾਰੇ ਊਧਮਪੁਰ ਤੋਂ ਲੈ ਕੇ, ਸ਼੍ਰੀ ਨਗਰ ਤੱਕ ਓਥੋਂ ਫੋਜੀਆਂ ਦਾ ਹੀ ਜਿਆਦਾਤਰ ਜ਼ੋਰ ਹੈਗਾ ਵਾ।

ਹਮ ਹੋਰ ਦੱਸੋ ਕਿਥੇ ਕਿਥੇ ਗਏ ਸੀ? ਅਸੀਂ ਤਾਂ ਬੜੀ ਥਾਵਾਂ ਤੇ ਗਏ ਸੀ ਅਸੀਂ ਤੇ ਕੀ ਨਾ ਭੁੱਲ ਗਿਆ ਸੋਨਮਰਗ ਵੀ ਗਏ ਸੋਨਮਰਗ ਵੀ ਬੜੀ ਵਧੀਆ ਜਗਾਹ ਹੈਗੀ ਹੈ ਓਥੇ,

ਨਾ ਮਿਲੇ ਓਥੇ ਪਰ ਵੈਸੇ ਗਰਮੀਆਂ ਚ ਸੋਨਮਰਗ ਦੇ ਵਿਚ ਬਰਫ ਗਰਮੀਆਂ ਚ ਬਰਫ ਹੁੰਦੀ ਹੈ ਹਾਂ ਗੁਲਮਰਗ ਹੈਗਾ ਵਾ ਹੈਂ ਪਹਿਲਗਾਮ ਹੈਗਾ ਵਾ ਹੈਂ। ਤੇ ਚਾਰ ਚਿਨਾਰ ਹੈਗਾ ਜੇ ਓਥੇ। ਓਥੇ ਚਾਰ ਚਿਨਾਰ ਚ ਕੀ ਹੈਗਾ ਆ? ਚਾਰ ਚਿਨਾਰ ਹੈਗਾ ਓਥੇ ਚਾਰ ਚੀਨਾਰ ਦੇ ਪੇਡ ਬਣੇ ਹੋਏ ਇਕ ਜਗਾਹ ਬਣੀ ਹੋਈ ਛੋਟੀ ਜਹੀ ਓਹਦੇ ਵਿਚ ਡੱਲ ਝੀਲ ਦੇ ਵਿਚ ਹੀ ਜਗਾਹ ਬਣੀ ਹੋਈ ਆ ਛੋਟੀ ਝੀ ਜਗਾਹ ਬਣੀ ਹੋਈ ਆ ਜਿਹੜੇ ਚ ਚਾਰ ਚੀਨਾਰ ਦੇ ਪੇਡ ਲੱਗੇ ਹੋਏ ਹੈ। ਓਥੇ ਲੋਕੀ ਜਾ ਕੇ picnic ਮਨਾਉਂਦੇ ਨੇ ਆਪਣਾ।

ਹਾਂ ਚਸ਼ਮੇ ਸ਼ਾਹੀ ਹੈਗਾ ਜੇ ਓਥੇ ਓਥੇ ਉਹ ਵੀ ਬਾਗ ਹੈਗਾ ਚਸ਼ਮੇ ਸ਼ਾਹੀ।

ਓਥੇ ਬੜਾ ਵਧੀਆ ਬਾਗ਼ ਦੇਖਣ ਵਾਲਾ ਬਾਗ਼ ਹੈਗਾ ਓਥੇ ਫੁੱਲ ਬੂਟੇ ਦੇਖਣ ਵਾਲੇ ਹੈਗੇ ਓਥੇ ਦੇ ਲੋਕੀ ਤਾਂ ਖਾਸ ਕਰਕੇ ਕਸ਼ਮੀਰੀ ਤਾਂ ਕਈ ਜਦੋਂ ਸ਼ਨੀਵਾਰ ਜਾਂ ਐਤਵਾਰ ਹੁੰਦਾ ਵਾ ਓਦੋ ਓਥੇ ਆਪਣਾ picnic ਮਨਾਉਣ ਆਂਦੇ ਆ।

ਹਾਂ ਨਹੀਂ ਬੜੇ ਲੋਕੀ ਆਉਂਦੇ ਆ ਬਾਹਰ ਬੜੇ ਆਉਂਦੇ ਆ ਓਥੇ ਦੇਖਣ ਵਾਸਤੇ ਚਸ਼ਮੇ ਸ਼ਾਹੀ ਦਾ ਹਮ

ਤੁਸੀਂ ਪਾਣੀ ਪਿਤਾ ਸੀ ਓਥੋਂ ਦਾ? ਹਾਂਜੀ ਓਥੋਂ ਤਾਂ ਲੋਕੀ ਪਾਣੀ ਭਰਕੇ ਲੈ ਕੇ ਜਾਂਦੇ ਨੇ।

ਹਮ ਹਮ ਹੋਰ, ਓਥੋਂ ਦੀ ਅਮਰਨਾਥ ਦੀ ਯਾਤਰਾ ਸ਼ੁਰੂ ਹੁੰਦੀ ਹੈ ਨਾ? ਨਹੀਂ ਨਹੀਂ ਓਥੇ ਨਹੀਂ ਸ਼ੁਰੂ ਹੁੰਦੀ ਇਹ ਸ਼ੁਰੂ ਹੁੰਦੀ ਜੇ ਪਹਿਲਗਾਮ ਤੋਂ ਸ਼ੁਰੂ ਹੁੰਦੀ ਜੇ।

ਫਿਰ ਪਹਿਲਮਗਾਮ ਤੋਂ ਯਾਤਰਾ ਸ਼ੁਰੂ ਹੋ ਜਾਂਦੀ ਆ। ਅੱਛਾ ਅੱਛਾ ਕਿੰਨੀ ਦੂਰ ਹੈਗਾ ਹੈ ਪਹਿਲਗਾਮ ਆਹ ਸ਼੍ਰੀ ਨਗਰ ਤੋਂ। ਦੋ ਘੰਟੇ ਦਾ ਰਸਤਾ ਸਫ਼ਰ ਤਾਂ ਲੱਗ ਹੀ ਜਾਂਦਾ ਹੈ ਦੋ ਢਾਈ ਘੰਟੇ ਦਾ ਸਫ਼ਰ ਤਾਂ ਲੱਗ ਜਾਂਦਾ ਵਾ। ਅੱਛਾ ਅੱਛਾ ਦੋ ਘੰਟੇ ਸਵਰੇ ਮਤਲਬ ਸਵੇਰੇ ਜਾਕੇ ਸ਼ਾਮੀ ਵਾਪਸ ਆ ਸਕਣੇ ਆ? ਹਾਂ ਪਰ ਓਥੇ ਸਵੇਰੇ ਜਾ ਕੇ ਸ਼ਾਮੀ ਆਉਣ ਦਾ ਕੋਈ ਮਜ਼ਾ ਨਹੀਂ ਹੈਗਾ ਓਥੇ ਰਾਤ ਰਹਿਣ ਦਾ ਮਜ਼ਾ ਜਿਆਦਾ ਹੈਗਾ ਪਹਿਲਗਾਮ ਦੇ ਵਿਚ ਹਮ

ਹਾਂਜੀ, ਹੋਰ ਤੁਸੀਂ ਕਿਥੇ ਕਿਥੇ ਗਏ ਸੀਗੇ?

ਨਹੀਂ ਤੁਸੀਂ ਕਿਥੇ ਕਿਥੇ ਗਏ ਸੀ ਜਦੋਂ ਤੁਸੀਂ ਗਏ ਸੀ।

ਨਹੀਂ ਜਦੋ ਤੁਸੀ,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

ਸਾਰੇ ਅੰਦਰਲੇ ਅਤੇ ਬਾਹਰਲੇ ਕਾਰਨ ਹੁੰਦੇ ਹਨ। ਸੱਭਿਆਚਾਰ ਜੀਵਨ ਜਾਂਚ ਹੈ। ਜੀਵਨ ਜਾਂਚ ਦੇ ਅਧਾਰ ਤੇ ਪੈਦਾ ਹੋਈ ਸਾਧਨਾ, ਸ਼ਕਤੀਆ ਅਤੇ ਤਕਨੀਕ ਦੇ ਬਦਲ ਜਾਨ ਨੂੰ ਸੱਭਿਆਚਾਰ ਵੀ ਬਦਲ ਜਾਂਦਾ ਹੈ। ਸੱਭਿਆਚਾਰ ਉਹ ਹੁੰਦਾ ਹੈ। ਜਿਹੜਾ ਸਾਨੂੰ ਸਾਡੇ ਦਾਦੇ -ਪੜ੍ਹਦਾਦਿਆਂ ਤੋਂ ਪ੍ਰਾਪਤ ਹੁੰਦਾ ਹੈ। ਵੀ ਸਾਡੇ ਸਮਾਜ ਤੋਂ ਪ੍ਰਾਪਤ ਹੁੰਦਾ ਹੈ। ਕਈ ਵਾਰ ਸੱਭਿਆਚਾਰ ਦੂਸਰੇ ਸੱਭਿਆਚਾਰ ਦੇ ਪ੍ਰਵਾਬ ਅਧੀਨ ਤਬਦੀਲ ਹੋ ਜਾਂਦਾ ਹੈ। ਤਬਦੀਲ ਹੋਣ ਨਾਲ ਹੁੰਦਾ ਤਾਂ ਜ਼ਿਆਦਾ ਕੁਛ ਨਹੀਂ ਐ। ਉਤੇਜ ਦੀਆਂ ਪ੍ਰੰਪਰਾਵਾ ਬਣਨ ਵਿੱਚ ਸਦੀਆਂ ਲੱਗ ਜਾਂਦੀਆਂ ਹਨ। ਹਰ ਸੱਭਿਆਚਾਰ ਸਮੇਂ ਨਾਲ ਬੇਲਾ ਵਿਆਹ ਚੁੱਕੇ ਗ਼ਮ ਰਸਮ-ਰਿਵਾਜ ਵਿਸ਼ਵਾਸ ਸਵੈ ਸਵਾਦ ਅਤੇ ਕੰਮ ਕਾਰਾ ਨੂੰ ਛੱਡ ਜਾਂਦਾ ਹੈ। ਅਤੇ ਨਵੀਆਂ ਲੋੜਾਂ ਅਨੁਸਾਰ ਨਵੀਆਂ ਕਦਰਾਂ ਕੀਮਤਾਂ ਨੂੰ ਉਸਾਰਦਾ ਹੋਇਆ, ਨਵੀਆਂ ਕਲਾਵਾਂ ਦਾ, ਸਿਰਜਣਾ ਕਰਦਾ ਹੈ। ਇਹ ਕੁਝ ਆਮ ਕਰਕੇ ਸਹਿਜ ਅਤੇ ਅਵਚੇਤਨੀ ਪੱਧਰ ਉੱਪਰ ਵਾਪਰਦਾ ਰਹਿੰਦਾ ਹੈ। ਉੱਤਰ ਆਧੁਨਿਕ ਯੁੱਗ ਵਿੱਚ ਨਵੀਂ ਤਕਨੀਕ ਦੇ ਤੇਜ਼ ਤਰਾਰ ਆਵਾਜਾਈ ਦੇ ਸੰਚਾਰ ਸਾਧਨ ਵਿਕਸਿਤ ਹੋ ਜਾਣ ਨਾਲ ਸੱਭਿਆਚਾਰ ਵੀ ਤੇਜ਼ੀ ਨਾਲ ਬਦਲ ਰਿਹਾ ਹੈ। ਇਸ ਤਬਦੀਲੀ ਪ੍ਰਤੀ ਮੁਖ ਤੋਰ ਤੇ ਦੋ ਤਰਾਂ ਦੇ ਵਿਚਾਰ ਸਾਹਮ੍ਹਣੇ ਆ ਰਹੇ ਹਨ। ਇੱਕ ਵਿਚਾਰ ਅਨੁਸਾਰ ਇਹ ਤਬਦੀਲੀਆ ਨਕਾਰਤਮਕ ਤੇ ਦੂਜੇਦੂਜੇ ਅਨੁਸਾਰ ਸਕਾਰਤਮਕ ਹਨ। ਜਿੱਥੇ ਪਹਿਲੇ ਵਿਚਾਰ ਦੇ ਧਾਰਨੀ ਸਾਰੇ ਹੀ ਪੁਰਾਣੇ ਸੱਭਿਆਚਾਰ ਨੂੰ ਵਡਾਉਦੇ ਹਨ। ਤੇ ਅਜੋਕੇ ਸੱਭਿਆਚਾਰ ਨੂੰ ਛਡਾਉਦੇ ਹਨ। ਉਥੇ ਨਵੇਂ ਸੱਭਿਆਚਾਰ ਦੇ ਪੱਖੀ ਕਈ ਤ ਆਪਣੇ ਵਵਿਰਸੇ ਨੂੰ ਵੀ ਭੁੱਲ ਜਾਦੇਂ ਹਨ। ਅਸਲ ਵਿੱਚ ਸਾਨੂੰ ਇਹੇ ਸੱਭਿਆਚਾਰ ਕਦਰਾਂ-ਕੀਮਤਾ ਹੋਣੀਆਂ ਚਾਹੀਦੀਆ ਹਨ। ਸਾਡੇ, ਜਿਹੜਾ ਆਪਣਾ ਜੀਵਨ ਇਸ ਵਿੱਚ ਸੈਕੰਡਰੀ ਪੱਧਰ ਤੱਕ ਲੇਖ-ਰਚਨਾ ਦੀ ਪੜ੍ਹਾਈ ਵਿੱਚ ਬਿਨੈ ਪੱਤਰ ਅਤੇ ਨਿੱਜੀ ਪੱਤਰ ਲਿਖਣ ਬਾਰੇ ਦੱਸਿਆ ਗਿਆ ਹੈ। ਬਾਰਵੀ ਸ਼੍ਰੇਣੀ ਦੇ ਲਾਜਮੀ ਪੰਜਾਬੀ ਦੇ ਇਸ ਪਾਠ ਕ੍ਰਮ ਵਿੱਚ ਕਾਰ-ਵਿਹਾਰ ਦੇ ਪੱਤਰ ਲਿਖਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਅਜੋਕੇ ਇਕ ਵਿਚ ਵਣਜ ਵਪਾਰ ਦਾ ਮਹਤ ਮਹੱਤਵ ਵਧਣ ਕਰਕੇ ਕਾਰ-ਵਿਹਾਰ ਤੇ ਪੱਤਰ ਲਿਖਣ ਦੀ ਲੋੜ ਵੱਧ ਗਈ ਹੈ। ਵਣਜ ਵਿਹਾਰ ਵਿੱਚ, ਵਪਾਰ ਵਿੱਚ ਲੱਗੇ ਲੋਕਾ ਲਈ ਆਮ ਦਾ ਕਾਰ-ਵਿਹਾਰ ਤੇ ਪੱਤਰ ਲਿਖਣ ਦੀ ਜਾਂਚ ਆਉਣੀ ਚਾਹੀਦੀ ਹੈ। ਆਮ ਨਾਗਰਿਕ ਨੂੰ ਇੱਕ ਵੱਡਾ ਗਾਹਕ ਵਜੋਂ ਪੱਤਰ ਲਿਖਣ ਦੀ ਜਰੂਰਤ ਪੈ ਸਕਦੀ ਹੈ। ਬੀਤੇ ਸਮੇਂ ਵਿੱਚ ਕਾਰ-ਵਿਹਾਰ ਸਰਵਭਾਤਾ ਦਾ ਹੁੰਦਾ ਸੀ। ਪ੍ਰੰਤੂ ਹੁਣ ਜਿਹੜਾ ਹੈ, ਇਹ ਸਾਡਾ ਹੋ ਚੁੱਕਾ ਹੈ। ਥੋਨੂੰ ਇੱਕ ਕਵਿਤਾ ਬਾਰੇ ਦੱਸਾਂਗੇ। ਜੀਦਾ ਨਾਮ, ਪੁਰਾਣੇ ਪੰਜਾਬ ਨੂੰ ਆਵਾਜ਼ਾ, ਉਹ ਪੁਰਾਣਾ ਪੰ ਅਦਬ ਤੇ ਹਿਸ ਨਾਂ ਓਹੋ ਪ੍ਰਤੀਕ ਵੰਡੀਆ ਈੜੀਆ-ਪੀੜੀਆ ਗੰਢਾ ਅੰਬਾ ਦੇ ਬੂਰੇ ਪਏ ਤਰਦੇ ਵੇਖ ਬੇਬੱਸ ਹੋ ਗਏ। ਜ਼ਿੰਦਗੀ ਜਦੋ ਬਾਹਰ ਚਲਗੀ ਤਾਂ ਅਸੀ ਵੀ ਬੇਬੱਸ ਹੋ ਚੁੱਕੇ ਦੁੱਧ ਚਿੱਟੀਆ ਰੰਗਦਾਰਾ ਮਰਮਰਾ ਦੇ ਗੱਲ ਕੱਤ ਕੇ ਵਾਹੀ ਸੁਣ ਪਤਲੀਆਂ ਚੰਨ ਦੀਆਂ ਰਿਸ਼ਮਾਂ ਸੁਕੀਆਂ ਬੇਪਰਵਾਹੀ ਵਿਚਰਾ ਬੂਟੀਆਂ ਦੇ ਪਰਝਾ ਪਰਛਾਵੇਂ ਨਸ਼ਿਆ ਨਾਲ ਬਣਾਉਂਦੇ, ਕਾਹਦੇ ਸੋਹਲ ਸੁਣਿਆ ਅਤੇ ਸਵਾਦ-ਸਵਾਦ ਹੋ ਉਗੇ। ਲੱਗ ਡਾਣਾ ਗਲ ਵੇਲਾ ਜੁੱਤੀਆਂ ਲਗਵੇਂ ਲੱਗ ਗਲ ਵੇਲਾ ਗਲ ਕਲੀਆਂ ਲੱਗ ਕਲੀਆਂ ਗਲ ਕੰਧਾ ਸੁਕੀਆਂ। ਨੀਂਦ ਦਵੇਲ ਵੇਲੈ ਵੇ ਵਲੀਆਂ ਹੁੰਦੀਆਂ ਹਨ। ਜਿਵੇ ਕਿ ਤੁਹਾਨੂੰ ਪਤਾ ਹੀ ਹੈ। ਸ਼ਾਂਤ ਸੁਤੇ ਸਪਨਾ ਜਮਨਾ ਦੇ ਕੰਡੇ ਹਰੇ-ਭਰੇ ਅਤੇ ਥਾਵੇਂ। ਨੀਂਦ ਬਹੁਤੀ ਜਲ ਧਾਰਾ ਨੂੰ ਬੰਨੀ ਵਿੱਚ ਕਲਾਵੇ ਸੁੱਤੇ ਪਾਣੀਆ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ ਜਾਣੋ ਜਮਨਾ ਹਰਣ ਵਾਸਤੇ ਬੁੱਕਲ ਵਿੱਚ ਲੁਕਾਇਆ। ਐਪਰ ਦੂਰ ਸਾਗਰਾ ਬੰਨੀ ਨੱਸਣ ਜਦੋ ਓਹੋ ਲੱਗੀ। ਨੀਂਦ ਟੁੱਟਿਆ ਟੂਣਿਆ ਦੇ ਜੰਤਰ ਵਿੱਚ ਟੋਰ ਉਸ ਦੀ ਵੱਜੀ। ਸੁੱਤੇ ਇਸ ਦੇ ਚੁੱਗੜ ਦੇ ਅੰਦਰ ਮੈ ਕੱਲਾ ਤੇ ਨਹੀਂ ਪਤਾ ਸੀ। ਮੈ ਕਿੱਥੇ ਜਾਵਾ ਤੇ ਕਿੱਥੇ ਨੂੰ ਇਹ ਥੋਨੂੰ ਕਿਕਣ ਕਰ ਦਿਖਾਵਾ। ਇੱਕ ਵਾਰ ਦੀ ਗੱਲ ਹੈ। ਜਿਵੇ ਕਿ ਮੈਂ ਇੱਕ ਵਾਰ ਮਨਾਲੀ ਗਿਆ ਸੀ। ਇਹ ਗੱਲ ਤਕਰੀਬਨ ਦੋ, ਤਿੰਨ ਸਾਲ ਪਹਿਲਾ ਦੇ ਹੈ। ਦੋ ਹਜਾਰ ਇੱਕੀ ਵਿੱਚ ਗਿਆ ਸੀ। ਉਦੋਂ ਮੈਂ ਛੋਟਾ ਹੁੰਦਾ ਸੀ। ਤੇ ਮੇਰੇ ਨਾਲ ਮੇਰੇ ਜਿਹੜੇ ਪ੍ਰੇਮਿਕਾ ਸੀ, ਉਹ ਵੀ ਨਾਲ ਗਈ ਸੀ। ਤੇ ਮੈਂ ਤੇ ਮੇਰੀ ਪ੍ਰੇਮਿਕਾ ਉਸ ਦੇ ਤਿੰਨ, ਚਾਰ ਨਾਲ ਦੇ ਅਮ ਮਿੱਤਰ ਵੀ ਸਨ। ਅਸੀਂ ਜਦੋ ਤਿਆਰ ਹੋ ਕੇ ਅਸੀਂ ਪੂਰੀ ਤਿਆਰੀ ਕਰ ਲਈ। ਇਹੈ ਸਾਡਾ ਜਿਹੜਾ trip ਜਾਣਾ ਸੀਗਾ। ਇਹੈ ਕੋਲਜ ਵੱਲੋ ਜਾਣਾ ਸੀਗਾ ਤੇ ਅਸੀਂ ਸਾਰੇ ਜਾਣੇ, ਆਪਣੇ ਜਿਹੜੇ

ਇੱਕਠੇ ਹੋਏ, ਤੇ ਇੱਕ ਜਿਹੜਾ ਸੈਕਟਰ ਹੈ। ਚੰਡੀਗੜ੍ਹ ਵਿੱਚ ਸਤਾਰਾਂ ਉੱਥੇ ਉਥੋਂ ਸਾਡੀ ਬੱਸ ਜਾਣੀ ਸੀ , ਮੈਂ ਘਰੋਂ ਤਿੰਨ ਕ ਹਜ਼ਾਰ ਰੁਪਏ ਲੈ ਕੇ ਗਿਆ। ਜਦ ਕਿ ਉਥੇ ਲੋੜ ਜਿਆਦਾ ਰੁਪਏ ਦੀ ਸੀਗੀ। ਜਦੋ ਮੈਨੂੰ ਜਿਹੜੇ ਪੈਸੇ ਮਿਲੇ ਘਰੋਂ ਉਹ ਤਿੰਨ ਕ ਹਜ਼ਾਰ ਮਿਲਿਆ। ਤੇ ਜਿਹੜਾ ਮੇਰਾ ਪੰਜ ਸੋ ਮੇਰੇ ਜੇਬ ਦੇ ਵਿੱਚ ਕੈਸ਼ ਸੀਗਾ। ਤੇ ਬਾਕੀ ਜੇਹੜਾ amount ਸੀਗਾ।

ਘਰੋਂ, ਤੇ ਮੈਂ ਨਾ ਜਦੋ, ਬੱਸ ਦੇ ਵਿੱਚ ਬੈਠਣ ਲੱਗਾ। ਉਦੋਂ ਮੈਤੋਂ ਨ, ਪੰਜ ਸੌ ਰੁਪਏ ਜਿਹੜੇ ਸੀਗੇ, ਓਹੋ ਥੱਲੇ ਡਿੱਗਗੇ। ਤੇ ਜਦੋ ਥੱਥੱਲੇ ਡਿੱਗ ਗਏ। ਮੈ ਅੰਦਰ ਆਇਆ ਤੇ ਮੈ ਜਦੋ ਜੇਬ ਵਿੱਚ ਝਾਤ ਮਾਰੀ ਵੀ ਜਿਹੜੇ ਪੰਜ ਸੌ ਰੁਪਏ ਲੱਭਣ ਲੀ ਤੇ ਉਹ ਮੈਨੂੰ ਕਿਤੇ ਨੀ ਲੱਭੇ, ਮੈ ਬਹੁਤ ਜਿਆਦਾ ਕੋਸ਼ਿਸ਼ ਕੀਤੀ। ਤੇ ਉਦੋ ਬੜੀ tension ਹੋਈ। ਬਹੁਤ ਜਿਆਦਾ ਤੇ ਉਸ ਤੋਂ ਬਾਅਦ ਫਿਰ ਮੇਰਾ ਹੀ ਇੱਕ ਮਿੱਤਰ ਸੀਗਾ। ਉਹਨੇ ਉਹ ਪੈਸੇ ਲੱਭ ਲਏ ਸੀ ਤੇ ਉਹਨੇ ਉਹ ਆਪਣੀ ਜੇਬ ਵਿੱਚ ਰੱਖ ਲਏ। ਤੇ ਉਹਨੇ ਮੈਨੂੰ ਦੱਸਿਆ ਨਹੀਂ, ਭਾਈ ਤੇਰੇ ਪੈਸੇ ਜਿਹੜੇ ਹੈਗੇ, ਮੈ ਆਪਣੀ ਜੇਬ ਵਿੱਚ ਰੱਖ ਲਾ। ਤੇ ਸਾਈਕਲ ਤੇ ਸਵਾਰ ਹੋਣ ਤੋਂ ਪਹਿਲਾਂ ਪ੍ਰੋਫੈਸਰ ਐਮ. ਐਲ. ਏ ਮਲਹੋਤਰਾ ਨੇ ਪੈਡਲ ਤੇ ਪੈਰ ਰੱਖ ਕੇ ਸਾਈਕਲ ਕਾਫੀ ਤੋਂ ਜਿਆਦਾ ਚਿਰ ਰੇੜਿਆ। ਰੇੜਦੇ-ਰੇੜਦੇ ਉਹ ਪੁੱਜ ਚੁੱਕਾ ਇੱਕ ਨਦੀ ਦੇ ਕੰਢੇ ਤੇ ਨਦੀ ਤੇ ਜਾ ਕੇ ਡਿੱਗ ਗਿਆ। ਨੀਲੀ ਜਿਹੜੀ ਹੈਗੀ ਸੀ। ਉਹ ਇੱਕ ਗਾ ਸੀ। ਨੀਲੇ ਉਹਦਾ ਦੇਖਿਆ ਜਾਵੇ ਨੀਲੀ ਜਿਹੜੀ ਐ ਗਾ ਸੀ। ਉਹਦਾ ਨਾਂ ਰੱਖਿਆ ਗਿਆ ਵੀ ਨੀਲੀ ਕਹਾ ਮਤਲਬ ਵੀ ਆਪਾਂ ਆਪਣਾ ਦੇਸ਼ ਕਹਿ ਸਕਦੇ ਹਾਂ। ਆਪਣੇ ਮਾਤਾ-ਪਿਤਾ ਨਾਲ ਦੋਹਾ ਹੀ ਭਰਾਵਾ ਨੂੰ ਭਾਰਤ ਤੋਂ ਕੇਨੈਡਾ ਗਿਆਰਾ ਸਾਲ ਪਹਿਲਾਂ ਲੈਗੇ ਸੀ। ਗਿਆਰਾ ਸਾਲ ਬਾਅਦ ਜਦੋ ਉਹ ਆਇਆ ਤੇ ਮਾੜਾ ਬੰਦਾ ਉਹ ਉਥੇ ਹੀ ਖੜ੍ਹਾ ਸੀ, ਮੇਰੀ ਪਤਨੀ ਨੇ ਮੈਥੋ ਚੋਰੀ-ਚੋਰੀ ਰਸੋਈ ਤੋਂ ਨਿਕਲ ਕੇ ਉਹਨੇ ਦੋ ਵਾਰ ਦੇਖਿਆ। ਫਿਰ ਉਹੋ ਬੂਹੇ ਵਿੱਚ ਖਲੋਕੇ ਮੇਰੇ ਵੱਲ ਵੇਖਣ ਲੱਗੀ। ਮੈ ਖੀਜ਼ੀ ਨਜ਼ਰ ਨਾਲ ਉਹਨੂੰ ਵੇਖਿਆ, ਤਾ ਉਹ ਰਸੋਈ ਵਿੱਚ ਵੜ ਕੇ ਚਾਹ ਬਨਾਉਣ ਲੱਗ ਪਈ ਮੈ ਮੇਜ ਤੇ ਬਹਿ ਕੇ ਫਿਰ ਉਹ ਓਹੀ ਚਿੱਠੀ ਲਿਖਣ ਦਾ ਜਤਨ ਕੀਤਾ। ਜਿਹੜੀ ਕਈ ਦਿਨਾਂ ਤੋਂ ਅਧੂਰੀ ਪਈ ਸੀ। ਜੰਗਲਾਤ ਦੇ ਅਫਸਰ ਆਪਣੀ ਭੂਆ ਦੇ ਪੁੱਤਰਾਂ ਨੂੰ ਫਰਨੀਚਰ ਬਣਵਾਕੇ ਭੇਜਣ ਲਈ ਲਿਖਣਾ ਸੀ। ਤਾਏ ਦੇ design ਲਿਖਣ ਵੇਲੇ ਗੱਲ ਉਲਝ ਗਈ ਸੀ। ਜਰਾ ਕੁ ਸੁਲਝਣ ਲੱਗੀ ਸੀ। ਪਤਨੀ ਨੇ ਆ ਕੇ ਹੌਲੀ ਦੇਣੀ ਕਿਹਾ, ਹੈ ਜੀ। ਉਹ ਉਥੇ ਹੀ ਖਲੋਤੇ ਆ? ਦੱਸੋ, ਇਹ ਕਿਹੜੀ ਗੱਲ ਹੋਈ ਭਾਈ ਉਹਦੀ ਪਤਨੀ ਉਹਨੂੰ ਪੁੱਛਦੀ ਹੈ, ਵੀ ਤੁਸੀਂ ਜਿਹੜਾ ਉਹ ਬੰਦਾ ਆਇਆ ਸੀ। ਵੀ ਹੁਣ ਤੱਕ ਓਥੇ ਦਾ ਖਲੋਤਾ ਭਾਈ, ਤੂੰ ਲੈਣਾ ਕੀ ਐ ਉਹ ਤੋਂ ਜੋ ਕੁਝ ਐ। ਮਰਦਾ ਦੀ ਗੱਲ ਹੁੰਦੀ ਐ। ਪਤਨੀ ਹਲੇ ਵੀ ਬੇਚੈਨ ਸੀ। ਮੈਂ ਚਾਹੁੰਦਾ ਸੀ। ਭਾਈ ਉਹਦਾ ਧਿਆਨ ਹੀ ਨਾ ਕਰੇ। ਪਰ ਮੈਥੋਂ ਆਪ ਚਿੱਠੀ ਲਿਖੀ ਨਹੀਂ ਸੀ ਜਾ ਰਹੀ। ਮੈਂ ਵੀ ਉਹਨੂੰ ਬਾਰੀ ਵਿੱਚੋ ਕਹਿ ਦਿੱਤਾ ਤੇ ਹੁਣ ਲਈ ਧੰਨਵਾਦ।